ਇਹ ਆਪਣਾ ਚੋਥਾ ਆ ਨਾ ਕੰਮ ਜਿਹੜਾ। ਆਹੋ ਆ ਜੇ, ਜੇ ਪਹਿਲੇ ਆਲੀ ਜੋੜ ਕੇ ਕਰਾਂਗੇ ਤਾਂ ਪੰਜਵਾਂ ਹੈਗਾ। ਜੇ ਨਹੀਂ ਜੁੜੇਗੀ ਪਹਿਲੇ ਆਲੀ ਤੇ ਚੋਥਾ ਹੈਗਾ। ਨਹੀਂ ਨਹੀਂ ਓਵੀਂ ਜੁੜਨਾ ਵਿੱਚ।

ਅੱਛਾ। ਚੱਲ ਕੋਈ ਗੱਲ ਨੀ।

ਹੋਰ ਸੁਣਾਉ ਕੀ ਕਰਦੇ ਪਏ, ਘਰ ਗੱਲਬਾਤ ਹੋਈ ਮੰਮੀ ਨਾਲ, ਕੀ ਕਹਿੰਦੇ ਮੋਟਰ ਜਿਹੜੀ ਸੜਗੀ ਪੈਗੀ ਓ। ਹਾਂ ਸੜੀ ਨੀ ਸੀ, ਓਦੀਆ ਤਾਰਾਂ ਸੜਗੀਆਂ ਸੀ।

AC ਦੀਆਂ ਮੋਟਰ ਦੀਆਂ ਤਾਰਾਂ ਸੀਗੀਆ।

ਮੋਟਰ ਦੀਆਂ।

ਇਹ ਬੋਰਾਂ ਦੀ ਮੋਟਰ ਨੀ ਹੁੰਦੀ ਮੱਛੀ ਮੋਟਰ।

ਘਰੇ ਜਿਹੜੀ ਆਪਣਾ, ਜਿਦੇ ਥਾਣੀ ਪਾਣੀ ਪਾਣੀ ਨਿਕਲਦਾ। ਕੀ ਕਹਿੰਦੇ ਪੈ। ਪਾਣੀ ਵਾਲੀ, ਪਾਣੀ ਵਾਲੀ ਮੋਟਰ। ਨੀ ਥਾਈਂ ਧਰਤੀ ਦੇ ਵਿੱਚੋਂ ਪਾਣੀ ਨਿਕਲਦਾ ਉੱਤੋਂ ਤੱਕ।

ਆਹੋ ਉਹ ਮੋਟਰ ਹੁੰਦੀ ਆ ਇਸ ਕਰਕੇ। ਅੱਛਾ ਤੇ ਫਿਰ ਕੀ ਹੋਇਆ ਉਨੂੰ ਮੋਟਰ ਨੂੰ। ਕਿਵੇਂ। ਮੈਂ ਕਹਿੰਦੀ ਆ ਤੇ ਕਿ ਹੋਇਆ ਫਿਰ ਮੋਟਰ ਨੂੰ। ਮੋਟਰ ਨੂੰ ਕੁੱਝ ਨੀ ਹੋਇਆ। ਪੁਆ ਲਿਆ ਤਾ ਤਾਂਰਾ ਕੀ ਨੀ ਪੁਆਈਆ। ਉਹ ਚਾਚੇ ਮੇਰੇ ਨੂੰ ਕਿਹਾ ਸੀਗਾ ਵੀ ਫੱਟੇ ਲਾ। ਤੇ ਕੀ ਕਹਿੰਦਾ ਚਾਚਾ ਕਦ, ਕਦੋਂ ਆਉ ਆਊਗਾ ਕਦੋਂ। ਅੱਛਾ ਤੇ।

ਅ ਦੋ ਕ ਮਿਲ। ਹੈਗਾ ਦ ਕ ਮਿਲ ਦੂਰ ਤੇ ਚਾਚਾ ਘਰ ਨੀ ਹੈਗਾ, ਤਾਂਹੀ ਕਿਹਾ ਓਨੇ ਕਿ ਇੱਕ ਘੰਟਾ ਕ ਲੱਗਜੂ ਆਉਣ ਨੂੰ।

ਕੱਲ ਵੀ ਕੋਈ ਤਿੰਨ ਜਗਾਂ ਤੋਂ ਤਾਰਾਂ ਤੋੜ ਗਿਆ ਸੀ ਸਾਡੇ ਘਰ।

ਓ ਕੰਬਾਈਨ ਆਲੇ ਹੁੰਦੇ ਨਾ ਜੋ ਮਸ਼ੀਨ ਵਾਲੇ। ਹ ਹੁੰਦੇ ਆ ਜੀ, ਹਾਂਜੀ ਹਾਂਜੀ ਹੁੰਦੇ ਆ ਉਨਾਂ, ਉਨਾਂ ਨੇ ਤੋੜਤੀ ਆ। ਉਨਾਂ ਨੇ ਤਾਰਾਂ ਤੋੜਤੀਆਂ ਤੋਡੀਆ। ਲਗਵਾਉਣ ਦਾ ਜਿੰਨਾਂ ਵੀ ਹੁੰਦਾ, ਹੁੰਦਾ ਹੈਗਾ ਨਾ ਜਿੰਨਾਂ ਨੇ ਤੋੜੀਆ ਸੀਗੀਆ। ਨੀ ਭੱਜ ਗਏ ਸੀਗੇ। ਉਹ ਭੱਜ ਗਏ ਸੀ ਤੇ ਫਿਰ ਕਿਡੇ।

ਫਿਰ ਮੇਰਾ ਚਾਚਾ ਲਾ ਕੇ ਗਿਆ।

ਹਾਂਜੀ। ਅੱਛਾ ਵਧੀਆ ਹੋਗਿਆ ਤੇ ਫਿਰ ਉਹ ਦਿੰਦੇ ਨੀ ਆ ਉਹ ਮੁੜਕੇ। ਨਹੀਂ ਚਾਚਾ ਹੁਣੀ ਲੱਗਾ ਦੁਕਾਨ ਤੇ ਸਿਖਾਣ ਨੂੰ।

ਚਾਚੇ ਨੇ ਸਿੱਖਿਆ ਹੋਣਾ ਸੀਗਾ ਨਾ ਇਹ ਕੰਮ ਇਹ ਵਾਲਾ, ਤਾਂਹੀ ਚਾਚੇ ਨੂੰ ਆਉਂਦਾ ਸੀ।

ਹਾਂਜੀ। ਹੋਰ ਨਵੀਂ ਤਾਜ਼ੀ ਕੋਈ ਹੋਵੇ।

ਨਾ ਨਾ ਜੀ ਕੋਈ ਨੀ ਲੋੜ ਹੈਗੀ ਰੱਖੋ ਆਪਣੇ। ਵਧੀਆ ਚੱਲਿਆ ਸਰਕਲ ਸਾਰਾ।

ਹਾਂਜੀ ਤੇ ਨਾਲ ਮੈਂ ਸੁਣਿਆ ਸੀਗਾ।

ਹਾਂਜੀ ਮੈਨੂੰ ਬੁਖਾਰ ਹੋਇਆ ਪਿਆ ਸਵੇਰ ਦਾ।

ਨਹੀਂ ਹਾਲੇ ਨੀ ਲਈ ਲੈਣੀ ਆ। ਹਲੇ ਨੀ ਲਈ ਲੈਣੀ ਹੈਗੀ ਆ ਲੈ ਲੋ ਸਵੇਲੇ ਸਵੇਲੇ ਦਵਾਈ, ਕਿਉਂਕਿ ਲਈ ਹੋਵੇ ਤਾਂ ਬੰਦੇ ਨੂੰ ਹੁੰਦਾ ਨਾ ਕਿ ਅੱਗੇ ਬਿਮਾਰੀ ਵੱਧਣ ਤੋਂ ਪਹਿਲਾਂ ਬੰਦੇ ਦੇ। ਹੋ ਜਾਂਦਾ ਮਤਲਬ ਸਾ ਕੰਮ ਸਾ ਕੰਮ ਸਹੀ ਹੋ ਜਾਂਦਾ ਥੋੜਾ। ਕਿਸੇ ਵੀ ਬਿਮਾਰੀ ਦਾ ਇਲਾਜ ਜਿਹੜਾ ਹੁੰਦਾ ਹੈਗਾ ਨਾ ਟੈਮ ਤੇ ਵਕਤ ਦੇ ਨਾਲ ਸੰਭਾਲ ਲਵੇ ਜਾਵੇ ਨਾ ਚੀਜ਼ ਕੋਈ ਵੀ ਹੋਵੇ ਚਾਹੇ ਤਾਂ ਵਧੀਆ ਰਹਿੰਦਾ ਆ ਗਾ ਅੱਗੇ ਚਲ ਕੇ ਬੰਦੇ ਨੂੰ ਪਰੇਸ਼ਾਨੀ ਨੀ ਹੁੰਦੀ ਹੈਗੀ। ਹਾਂਜੀ ਹਾਂਜੀ।

ਕੋਈ ਗੱਲ ਨੀ ਦੇਖਦੇ ਐ। ਹਮ ਉਹ ਤਾਂ ਹੁਣ ਦਿੱਖਣਾ ਈ ਪੈਣਾ।

ਹਾਂਜੀ। ਹੋਰ ਸੁਣਾਉ ਨਵੀਂ ਤਾਜ਼ੀ ਕੋਈ ਹੈਗੀ ਐ ਤੇ ਸੁਣਾਦੋ ਕੋਈ।

ਕੀ ਕਰਨਾ ਹੁਣ ਖਾਣ ਪੀਣ ਵਈ ਓਦੋਂ ਹੀ ਪੂਰਾ ਹੋ ਸਕਦਾ, ਜਦੋਂ ਬੰਦੇ ਕੋਲ ਹੋਵੇ ਕੁੱਝ।